ਦੋ ਮਿੰਟ ਗੱਲ ਕਰ ਮੈਂ ਆ ਗਈ। ਮੰਮੀ ਇਹ ਫੁਲਕੇ ਪੰਜ ਛੇ ਪਏ ਨੇ ਲੈ ਲਓ। ਬਸ ਹੋਰ ਸੁਣਾ ਰਾਜ

ਅਸੀਂ ਤਾਂ ਯਾਰ ਆਲੂ ਮਟਰ ਤੜਕੇ ਸਾਡਾ ਹੈਗੀ ਮੂੰਗੀ ਮਸਰੀ ਦਾਲ ਉਹ ਚ ਮੈਨੂੰ ਨਮਕ ਤੇਜ ਲੱਗਿਆ ਕਰਦਾ ਆੜੀਏ। ਆਲੂ ਮਟਰ ਤੜਕੇ, ਕਿਹਨੇ? ਤੈਂ ਤੜਕੇ ਆਲੂ ਮਟਰ।

ਤੈਂ ਹੀ ਦੱਸਿਆ। ਅੱਛਾ ਮੈਨੂੰ ਭੁੱਲ ਗਿਆ ਵੀ ਮੈਂ ਦੱਸ ਦਿੱਤਾ। ਦੱਸਿਆ ਕਰਦਾ ਆੜੀ ਮੰਮੀ ਬੈਡ ਤੇ ਬੈਠ ਕੇ ਰੋਟੀ ਖਾਇਆ ਕਰਦੇ। ਮੈਂ ਨਵੀਂਆਂ ਚਾਦਰਾਂ ਲੈ ਕੇ ਆਈ ਸੀ ਚਿੱਟੇ ਰੰਗ ਦੀ ਚਾਦਰ ਉਹ ਤੇ ਬੈਠ ਕੇ ਰੋਟੀ ਖਾਣ ਲੱਗੇ ਹਾਏ ਹਾਏ ਚਿੱਟੇ ਰੰਗੀ ਦੀਆਂ ਚਾਦਰਾਂ ਕਿਉਂ ਲੈ ਕੇ ਆਈ ਤੂੰ ਫਿਰ ਤੂੰ ਸੋਹਣੀ ਲੱਗੀ ਚੱਕ ਮੰਮੀ ਹੋਣੀ ਲਏ ਆਏ ਮੰਮੀ ਕਹਿੰਦੀ ਚੱਕ ਅੱਛਾ। Light color ਹੈ white ਅਹ ਉਹਦੇ ਵੀ ਚਿੱਟਾ ਚਿੱਟਾ ਹੀ ਲੱਗਦਾ। ਆਹੋ ਏਦਾਂ ਹੀ ਹੁੰਦਾ ਹੈਗਾ ਮੈਂ ਵੀ ਲੈ ਕੇ ਆਈ ਸੀ ਮੈਂ ਸੂਟ ਲੈ ਕੇ ਆਈ ਸੀ ਮੰਮੀ ਹੋਣੀ ਨਾ ਢਾਈ ਢਾਈ ਸੌ ਦੇ ਆਏ ਥੇ, ਬਿਨਾਂ ਚੁੰਨੀ ਤੋਂ ਪਰ ਕੱਪੜਾ ਬੜਾ ਵਧੀਆ ਹੈ। ਯਾਰ ਮੇਰੀ ਜਿਹੜੀ ਚਾਦਰ ਲਿਆਂਦੀ ਸੀ ਬੜੀ ਵਧੀਆ ਲੱਗੀ, ਸਹੁੰ ਲੱਗੇ ਮੈਂ ਇਹਦੇ ਨਾਲ ਦੀਆਂ ਤਿੰਨ ਚਾਰ ਲੈ ਕੇ ਆਉਣੀਆਂ ਹੋਰ। ਆਹਾ ਤੂੰ ਕਿੱਥੋਂ ਲੈ ਕੇ ਆਈ? ਇਹ market ਚੋਂ ਲੈ ਕੇ ਆਈ ਸਾਡਾ market ਨਾ fix rate ਦੀ ਦੁਕਾਨ ਹੈ ਪੱਕੇ ਮੁੱਲ ਦੀ

ਲੈ ਬੜੀ ਸਸਤੀ ਨਾਲ ਸਿਰਾਹਣੇ ਵੀ ਹੈ? ਹਾਂ ਸਿਰਾਹਣੇ ਦੋ ਹੈ। ਬਸ ਫਿਰ ਮੈਂ ਵੀ ਦੇਖ ਕੇ ਆਊਂਗੀ ਮੈਨੂੰ ਦੱਸੀ ਅੱਛਾ, ਚੱਲਾਂਗੇ ਫਿਰ। ਹਾਂ ਉਹ ਜਿੱਥੇ ਤੇ ਉਹ ਨੀ ਹੈ ਜਿੱਥੇ ਉਹਦੀ ਆ ਮੁਰਗੇ ਮਰਗੇ ਵੱਢਦੇ। ਜਿੱਥੇ ਸਮੋਸੇ ਵਾਲੇ ਦੀ ਉਹ ਹੈ ਰੇਹੜੀ ਉਹਦੇ ਕੋਲ। Last ਵਿੱਚ ਜਾ ਕੇ ਆੜੀਏ। ਆਹੋ ਜਿੱਥੇ ਉਹ ਚੋਪੜੇ ਦੀ ਦੁਕਾਨ ਹੈ ਜਿੱਥੇ ਸਮੋਸੇ ਵੇਚਦਾ ਉਹ ਉੱਥੇ ਕਹਿੰਦੀ ਪਈ। ਚੋਪੜੇ ਦੀ ਦੁਕਾਨ ਕਿਤੇ ਰਹਿ ਗਈ। ਹਾਂ ਤੇ ਤੂੰ ਕਿੱਥੇ ਕਹਿੰਦੀ ਪਈ। ਉਹ ਹੈ ਹਾਂ ਜਿੱਥੇ ਚੋਪੜੇ ਦੀ ਰੇਹੜੀ ਹੈ ਨਾ ਉਹਦੇ ਅੰਦਰ ਰਸਤਾ ਜਾਂਦਾ। ਆਹੋ ਅੰਦਰ ਨੂੰ ਜਾਂਦੀ ਗਲੀ, ਮੈਂ ਵੀ ਲੈ ਕੇ ਆਈ ਸੀ ਇੱਕ ਵਾਰੀ ਪੰਜ ਸੌ ਰੁਪਏ ਦੀ ਨਾ ਮੰਮੀ ਕਹਿੰਦੇ ਵੀ ਚੱਲ ਲੈ

ਉਹਦੀਆਂ ਕਿਸਮ ਦੇ ਜਿਹੜੇ ਇਕੱਲਾ ਇਕੱਲਾ bed ਹੁੰਦਾ। ਹਾਂ single bed ਵਾਲੀ।

ਆਹੋ rate ਵੀ ਠੀਕ ਹੈ ਜ਼ਿਆਦਾ ਮਹਿੰਗੇ ਵੀ ਨੀ ਹੈ। ਹਾਂ rate ਬਿਲਕੁਲ ਠੀਕ ਠੀਕ ਲਾ ਦਿੰਦਾ ਹੈ ਨੋਂ ਨਾਲੇ ਅਹ fix rate ਹੈ ਉਹ bargaining ਉਹ ਨੀ ਕਰਦੇ ਹੈਗੇ।

ਅਸੀਂ ਦੇਖ ਕੇ ਆਏ ਸੀ ਬਲੇਜਰ ਦੇਖ ਕੇ ਆਏ ਸੀ ਮੁੰਡੇ ਵਾਲੇ ਨੀ ਹੁੰਦੇ ਕੋਟ ਜਿਹੇ।

ਮੂਹਰੇ ਮੂਹਰੇ ਨੀ ਗਈ ਹੋਣੀ, ਅੱਗੇ ਨੀ ਗਈ ਹੋਣੀ। ਮੂਹਰੇ ਮੂਹਰੇ ਹਾਂ ਮੂਹਰੇ ਮੂਹਰੇ ਵਾਲੇ ਕੋਲੇ ਹਾਂ ਉਹਦੇ ਕੋਲੇ ਹੀ ਗਈ ਸੀ ਜਿਹਦੀ ਮੂਹਰੇ ਦੁਕਾਨ ਲੱਗੀ ਸੀ।

Hello ਹੋਰ ਕਿਵੇਂ ਬਾਈ

ਵਧੀਆ ਬਈ ਵਧੀਆ ਤੂੰ ਵਧੀਆਂ ਕਿੱਥੋ ਸੀਗੇ

ਹੂੰ ਤੁਸੀਂ ਬਾਈ

ਹਾਂ ਹੋਰ ਦੱਸੋ ਕੀ ਕਰਦੇ ਸੀਗੇ, ਕੁੱਛ ਨਹੀਂ ਬਾਈ ਪੜ੍ਹਦੇ ਪੜ੍ਹਦੇ ਨੀ ਗੇ ਪੜ੍ਹਦੇ ਹਾਂ ਬਈ ਪੜ੍ਹਦੇ ਹਾਂ

plus two ਕਰੀ ਜਾਂਦਾ

ਮੈਂ ਵੀ ਆਹ ਕੀ ਕਹਿੰਦੇ BA ਕਰੀ ਜਾਂਦਾ ਸੀ ਮੈਂ ਤਾਂ ਅੱਛਾ ਭਰਤੀ ਦੇਖੀ ਨਹੀਂ ਗੀ

ਆਰਮੀ ਵਾਲੀ ਤਾਂ ਲੰਘ ਗਈ, ਉਹਦੇ ਵਾਲੀ, ਪੇਪਰ ਦੇ ਦਿੱਤਾ ਆਰਮੀ ਦਾ ਕਿ ਪੰਜਾਬ ਪੁਲਿਸ ਦੀ ਭਰੀ ਹੋਈ ਹੈ। ਨਾ ਨਾ ਦੇ ਦਿੱਤਾ ਆਰਮੀ ਦਾ ਪੇਪਰ ਵੀ

ਚੱਲੋ ਵਧੀਆ ਹਾਂ ਵਧੀਆ ਤੀਹ ਤਾਰੀਖ ਨੂੰ ਸੀਗਾ, ਤੁਹਾਡਾ ਤਾਂ ਮਗਰਲੇ, ਮਗਰਲੇ ਦਿਨਾਂ ਚ ਹੀ ਹੋਊਗਾ, ਤੇਈ, ਚੌਵੀਂ ਨੂੰ ਹੈ ਨਾ, ਹਾਂ ਹਾਂ

ਹਾਂ ਹਾਂ ਵਧੀਆ ਜੀ ਵਧੀਆ ਤੁਸੀਂ ਦੱਸੋ

ਵਧੀਆ ਮਾਹੌਲ ਤਾਂ, ਠੀਕ ਠਾਕ ਮਾਹੌਲ, ਤੁਸੀਂ ਦੱਸੋ ਆਪਣਾ ਤਾਂ ਇੱਧਰ ਵਧੀਆ, ਨਸ਼ੇ ਤੋਂ ਤਾਂ ਬਚੇ ਹੋਏ ਹਾਂ ਫੇਰ ਹਾਂ ਹਾਂ ਨਸ਼ੇ ਤੋਂ ਤਾਂ ਬਚੇ ਹਾਂ

ਚੱਲੋ ਵਧੀਆ ਬਾਕੀ ਰੱਖੋ

ਅੱਗੇ ਫੇਰ ਪੜ੍ਹਾਈ ਤਾਂ ਜਾਰੀ ਆ ਜੀ ਹਾਂ ਹਾਂ ਪੜ੍ਹਾਈ ਤਾਂ ਚੱਲੀ ਜਾਂਦੀ ਅਗਾਂਹ, ਪੜ੍ਹਾਈ ਬਿਨਾ ਕੀ ਹੈਗਾ ਹੋਰ ਫੇਰ ਖੇਡਦੇ ਖੂਡਦੇ ਹੈਗੇ ਹੋਵੋਗੇ, game ਹੈਗੀ ਆ ਕੋਈ ਹਾਂ ਹਾਂ ਹੈਗੀ ਆ game ਆਪਣੇ

ਕੀ ਖੇਡਦੇ ਹੋ

ਅੱਛਾ ਕਿਹੜੀ game

ਚੱਲੋ ਵਧੀਆ ਮੈਂ ਵੀ ਖੇਡੀ ਸੀ

ਹਾਂ ਹਾਂ ਇਨਾਮ ਵਾਧੂ ਤੁਸੀਂ ਦੱਸੋ ਮੈਂ ਤਾਂ ਵਾਹਵਾ ਜਿੱਤੇ ਹੋਏ ਨੇ, ਪੇਟੀ ਭਰੀ ਪਈ ਆਪਣੀ ਤਾਂ ਅੱਛਾ, ਚੱਲੋ ਵਧੀਆ ਵਧੀਆ ਜ਼ਰੂਰ ਇਨਾਮ ਤਾਂ ਵਾਧੂ ਇਨਾਮ ਤਾਂ ਫੇਰ ਹੀ ਖੇਡਦੇ ਹਾਂ ਜੇ ਜਿੱਤਦੇ ਇਨਾਮ ਵਧੀਆ ਕ੍ਰਿਕਟ ਚ ਖੇਡ ਦਾ ਵੀ ਹੈ ਨਾ ਹਾਂ ਹਾਂ ਬਾਈ ਵਧੀਆ ਹਾਂ ਹਾਂ ਵਧੀਆ ਖੇਡਦਾ

ਹੂੰ ਹੂੰ

ਹੈਂ ਜੀ ਹਾਂ ਹਾਂ ਪਿੰਡ ਚ ਆ ਇੱਥੇ ਬਰਨਾਲੀ ਭਰਿਆਂ ਹੋਇਆ ਦਾਖਲਾ ਨਹੀਂ ਸਾਡੇ ਤਾਂ ਇੱਥੇ ਫੇਰ ਬਾਹਰ ਕਰਨੀ ਪੈਂਦੀ ਹੈ ਨਾ, ਪਿੰਡ ਚ ਦੱਸਵੀਂ ਤੱਕ ਹੈ, ਪਿੰਡ ਚ ਦੱਸਵੀਂ ਤੱਕ ਹੈ। ਹੈ ਨਹੀਂ ਇੱਥੇ ਬਾਰਵੀਂ ਨਾ ਬਾਰਵੀਂ ਤੱਕ ਨਹੀਂ ਹੈਗਾ, ਦੱਸਵੀਂ ਤੱਕ ਆ, ਇੱਦੋਂ ਬਾਅਦ ਅਸੀਂ ਫਫੜੇ ਪੜ੍ਹਦੇ ਹਾਂ ਬੀਰੋ ਕੇ

ਹੁਣ ਤਾਂ ਮੈਂ ਤਾਂ ਕਾਲਜ ਜਾਂਦਾ ਪਹਿਲਾਂ ਕਿਹੜੇ ਕਾਲਜ

ਚੱਲੋ ਵਧੀਆ, ਵਧੀਆ ਉੱਥੇ ਵੀ ਫੇਰ ਪੜ੍ਹਾਈ ਹੋਣੀ

ਚੱਲੋ ਵਧੀਆ ਫੇਰ ਤਾਂ ਪੜ੍ਹਾਈ ਨਾਲ ਹੀ ਆ ਸਾਰਾ ਕੁੱਛ

ਚੱਲੋ ਆਏਂ ਤਾਂ ਵਧੀਆਂ ਵੈਸੇ ਫੇਰ ਵੀ ਚੱਲੋ ਆਪ ਹੋਣਾ ਚਾਹੀਦਾ ਬੰਦਾ ਵਧੀਆ ਪਰ ਨਾਲ ਪੜ੍ਹ ਲਿਖ ਕੇ ਕੀ ਕਰਾਂਗੇ ਬਾਕੀ, ਜਿਹਦੇ ਕੋਲ ਪੈਸੇ ਨੇ ਚਾਰ ਉਸੇ ਦੀ ਹੋਈ ਚੱਲਦੀ ਆ ਹਾਂ ਹਾਂ ਜ਼ਿਆਦਾ ਤਾਂ ਉਸੇ ਦੀ ਚੱਲਦੀ ਆ,

ਕੁੱਛ ਵੀ ਲਾ ਲਉ ਜਿਵੇਂ ਕੋਈ ਵੀ ਪੜ੍ਹਾਈ ਲਾ ਲਉ ਜਾਂ ਕੋਈ ਕੱਲ੍ਹ ਨੂੰ ਭਰਤੀ ਦੇਖਦੇ ਹੋ ਅਤੇ ਉਹ ਉਹ ਵੀ ਪੈਸੇ ਲੱਗਦੇ ਨੇ ਉਹ ਚ ਵੀ, ਜਿਵੇਂ ਪੜ੍ਹਾਈ ਕਿੱਥੇ ਚੱਲਦੀ, ਪੈਸਾ ਚੱਲਦਾ ਹਾਂ ਹਾਂ ਪੈਸਿਆਂ ਨਾਲ ਹੀ ਸਾਰਾ ਕੁੱਛ

ਹਾਂ ਹਾਂ ਜਿਹੜਾ ਬਸ ਜਮਾਂ ਨਲਾਇਕ ਆ ਉਹ ਫੇਰ ਪੈਸੇ ਨਾਲ ਹੀ ਵਗ ਜਾਂਦੇ ਉਹ ਅਗਾਂਹ ਦੀ ਅਗਾਂਹ ਪੈਸੇ ਦਾ ਕੰਮ ਹੀ ਸਾਰਾ ਅੱਜਕੱਲ੍ਹ, ਅੱਜਕੱਲ੍ਹ ਕੌਣ ਪੁੱਛਦਾ ਜਿਹੜਾ ਪੜ੍ਹਦਾ ਗਿਆ ਉਹ ਬੇਚਾਰਾ ਪਿੱਛੇ ਰਹਿ ਜਾਂਦਾ, ਉਹ ਪੈਸੇ ਦੀ ਬਦੌਲਤ ਪਿੱਛੇ ਰਹਿ ਜਾਂਦਾ ਹਾਂ ਹਾਂ ਜਿਹਦੇ ਨੰਬਰ ਜ਼ਿਆਦਾ ਆਉਂਦੇ ਆ, ਪੈਸੇ ਨਹੀਂ ਦਿੰਦੇ ਹੈਗੇ, ਚੱਲ ਉਹਨਾ ਨੂੰ ਆਏਂ ਹੁੰਦਾ ਬਈ ਆਏਂ ਹੋ ਜਾ ਗੇ ਅਸੀਂ, ਉਹ ਮਗਰ ਰਹਿ ਜਾਂਦੇ ਆ, ਜਿਹੜੇ ਹੁੰਦੇ ਆ ਵਿੱਚ ਵਾਲਾ ਪੈਸੇ ਦੇ ਕੇ ਹੋ ਜਾਂ ਗੇ, ਉਹ ਜ਼ਿਆਦਾ ਕਾਮਯਾਬ ਹਾਂ ਫਿਰ ਬਾਅਦ ਚ ਨਸ਼ੇਤੇ ਲੱਗ ਜਾਂਦੇ ਨੇ, ਕਹਿੰਦੇ ਨੇ ਨਸ਼ਾ ਆਏਂ ਆ ਫਲਾਨਾ, ਫੇਰ ਨਸ਼ਾ ਫੇਰ ਹੀ ਕਰਦੇ ਨੇ, ਕੋਈ ਰੁਜ਼ਗਾਰ ਨਹੀਂ ਮਿਲਦਾ,

ਹਾਂ ਉਹ ਵੀ ਕਰਨ ਬੇਚਾਰੇ ਉਹਨਾ ਨੂੰ ਤਾਂ ਐਨਾ ਕੁੱਛ ਕਰਿਆ ਹੁੰਦਾ ਅਗਾਂਹ ਦੀ ਅਗਾਂਹ ਤੇ ਐਨਾ ਪੈਸਾ ਬਰਬਾਦ ਕਰ ਦਿੰਦੇ ਨੇ ਗੇ ਪਰ ਜਦੋਂ ਅਗਾਂਹ ਮੰਗਦੇ ਨੇ ਉਦੋਂ ਨਹੀਂ ਦਿੱਤੇ ਜਾਂਦੇ, ਉਦੋਂ ਥੋੜ੍ਹਾ ਜ਼ਿਆਦੇ ਮੰਗ ਲੈਂਦੇ ਨੇ, ਹਾਂ ਸਹੀ ਗੱਲ ਹੈ, ਸਹੀ ਗੱਲ ਹੈ

ਹੂੰ ਹੂੰ ਸਹੀ ਗੱਲ ਆ ਹਾਂ ਕੀ ਆ ਫੇਰ ਮਿਹਨਤ ਨਾਲ ਹੀ ਹੁੰਦਾ ਸਾਰਾ ਕੁੱਛ, ਉੱਧਰੋ ਸਾਰਾ ਜਦੋਂ ਹੋ ਜਾਂਦਾ end ਤੇ ਆ ਕੇ ਮਿਹਨਤ ਤੇ ਸਾਰਾ ਕੁੱਛ ਹੀ ਪਾਣੀ ਫਿਰ ਜਾਂਦਾ ਹੈਗਾ, ਜਦੋਂ ਇਹੋ ਜਿਹਾ ਕੁੱਛ ਹੁੰਦਾ ਇਹ ਤੋਂ ਬਾਅਦ ਫੇਰ ਆਸਾਂ ਤੇ ਪਾਣੀ ਫਿਰਦਾ ਹਾਂ ਹਾਂ ਫੇਰ ਹੀ ਨਸ਼ੇ ਕਰਦਾ ਅਗਲਾ, ਨਹੀਂ ਕੌਣ ਜੀਅ ਕਰਦਾ ਕਿਸੇ ਦਾ ਨਸ਼ੇ ਕਰਨ ਨੂੰ ਉਹਨੂੰ ਨਸ਼ੇ ਤੇ ਜੇ ਕੋਈ ਮਾੜਾ ਮੋਟਾ ਨਸ਼ਾ ਜੇ ਬੰਂਦ ਕਰਾਉਂਦਾ ਕੋਈ ਹਾਂ ਹਾਂ ਉਹ ਉਹਦੇ ਵੱਲੀਂ ਹੋ ਜਾਂਦੇ ਨੇ ਸਰਕਾਰ ਬਈ ਇਹ ਨਸ਼ਾ ਬੰਦ ਕਰਾਉਂਦਾ ਹੈਗਾ, ਹੁਣ ਉਹ ਬਾਕੀ ਦਾ ਅੰਮ੍ਰਿਤਪਾਲ ਨੂੰ ਫੜ੍ਹੀ ਜਾਂਦੇ ਨੇ ਨਸ਼ੇ ਕਰਕੇ ਹਾਂ ਹਾਂ ਫੇਰ ਉਹ ਸਹੀ ਵੱਲ ਨਹੀਂ, ਗਲਤ ਵੱਲ ਜ਼ਿਆਦਾ ਜਾਂਦੇ ਆ ਨਾ, ਸਹੀ ਨੂੰ ਗਲਤ ਸਮਝਦੇ ਆ ਇਹ ਆੲੈਂ ਤਾਂ ਪਤਾ ਨਹੀਂ ਹੁੰਦਾ ਇਹਨਾ ਨੂੰ ਬਈ ਕਿਹੜਾ ਗਲਤ ਹੈ, ਕਿਹੜਾ ਸਹੀ ਹੈ। ਜਿਹੜਾ ਇੱਥੇ ਚੰਗਾ ਪ੍ਰੇਰਿਤ ਕਰਦਾ ਹੈਗਾ ਦੁਨੀਆਂ ਨੂੰ ਬਈ ਹਾਂ ਬਈ ਚੰਗੇ ਪਾਸੇ ਲੱਗੋ ਉਹਨੂੰ ਊਂ ਨਹੀਂ ਜੀਣ ਦਿੰਦੇ ਸਰਕਾਰ ਹੂੰ ਹੂੰ ਸਹੀ ਗੱਲ ਆ ਗਈ

ਸਰਕਾਰ ਹੀ ਉਲਟ ਚੱਲੀ ਜਾਂਦੀ ਹੈਗੀ, ਹੋਰ ਕੌਣ ਸਹੀ ਚੱਲੇਗਾ।

ਐਨਾ ਨਾਂ ਚਮਕਾਇਆ ਉਹ ਨਹੀਂ ਛੱਡਿਆ ਹਾਂ ਹਾਂ ਸਹੀ ਗੱਲ ਹੈ

ਨਾ ਨਾ ਮਾੜ੍ਹੇ ਦੀ ਆ ਸਮਾ ਦੀ, ਮਾੜ੍ਹੇ ਨੂੰ ਜਿੰਨ੍ਹਾ ਮਰਜ਼ੀ ਕਹਾ ਲਉ, ਚੰਗੇ ਨੂੰ ਕੋਈ ਨਹੀਂ ਪੁੱਛਦਾ, ਨਾ ਅੱਜ ਕੱਲ੍ਹ ਕਹੇ ਚੰਗਾ ਕਿਸੇ ਨੂੰ, ਮਾੜ੍ਹੇ ਨੂੰ ਚੰਗਾ ਕਹਿੰਦੇ ਆ ਮਾੜ੍ਹੇ ਨੂੰ ਕਹਿੰਦੇ ਨੇ ਚੰਗਾ, ਬਾਕੀ ਸਰਕਾਰਾਂ ਹੁਣ, ਆਹ ਸਰਕਾਰ ਨੇ ਤਾਂ ਜਮਾ ਹੀ ਹੱਥ ਖੜ੍ਹੇ ਕਰਾ ਤੇ, ਜਿਹੜੀ ਹੁਣ ਆਈ ਆ ਕਤਲ ਵੱਧ ਹੋ ਗਏ ਇਸ ਚ ਨਹੀਂ ਪਹਿਲਾਂ ਨਹੀਂ ਐਨਾ ਮਾਹੌਲ ਸੀ, ਪਤਾ ਨਹੀਂ ਪਹਿਲਾਂ ਸਹੀ ਸੀਗਾ ਮਾਹੌਲ, ਹੁਣ ਸਰਕਾਰ ਨੇ ਥੋੜ੍ਹਾ ਜਿਹਾ ਕੰਮ ਜ਼ਿਆਦਾ ਖਰਾਬ ਕਰ ਤਾ ਹੈ ਨਾ ਜਦੋਂ ਹੈ ਨਾ ਦੌਰ ਨਹੀਂ ਜੀ ਨੰਬਰਾਂ ਦਾ ਗੱਲ ਤਾਂ ਉਹੀ ਹੈ, ਅੱਜ ਕੱਲ੍ਹ ਤਾਂ ਆਏਂ ਈਂ ਆ ਬੱਸ, ਇੱਕ ਦੂਜੇ ਦਾ ਮਤਲਬ ਆਪਦੇ ਤਾਂਈਂ ਮਤਲਬ ਹੀ ਅਗਰ ਰਹਿੰਦਾ

ਸਹੀ ਗੱਲ ਆ ਹੈ ਨਹੀ ਫੇਰ ਫੇਰ ਕੁੱਛ ਨਾ ਕਰਦਿਆਂ ਦੇ ਕੋਈ ਚੋਰੀ ਕਰ ਲਈ ਕੁੱਛ ਕਰ ਲਿਆ ਆਪਦਾ ਉਹਨਾ ਨੇ ਰੁਜ਼ਗਾਰ ਚਲਾਉਣਾ ਹੁੰਦਾ, ਕੁੱਛ ਨਾ ਕੁੱਛ ਕਰਨਾ ਹੀ ਹੁੰਦਾ ਹੈਗਾ

ਬਾਕੀ ਪਤਾ ਕੀ ਹੈ, ਹੁਣ ਪੜ੍ਹਾਈ ਪੜੂਈ ਤਾਂ ਦੇਖਦੇ ਨਹੀਂ ਹੈਗੇ, ਇਹ ਤੋਂ ਬਾਅਦ, ਦੇਖਦੇ ਹਾਂ ਪੜ੍ਹਾਈ ਤਾਂ ਛੱਡਾਂਗੇ ਹੂੰ ਹਾਂ ਵੈਸੇ ਪੈਸਾ ਹੀ ਜਿਹਦੇ ਕੋਲ ਬੱਸ ਉਹੀ ਕਰ ਸਕਦਾ ਹੁਣ ਤਾਂ ਸਾਰਾ ਕੁੱਛ ਪੈਸੇ ਨਾਲ ਹੀ ਆ ਸਾਰਾ ਕੁੱਛ

ਹਾਂ ਹਾਂ ਅਤੇ ਸੋਚਣਾ ਹੀ ਪਊਗਾ ਬਈ ਕੀ ਕਰਨਾ ਫੇਰ ਹੁਣ ਜਦੋਂ ਕਿਤੇ ਹੱਥ ਨਹੀਂ ਪੈ ਰਿਹਾ ਹੈਂ ਪੜ੍ਹਾਈ ਨੂੰ ਤਾਂ ਕੋਈ ਪੁੱਛਦਾ ਨਹੀਂ ਹੈਗਾ ਪੈਸਾ ਹੀ ਆ

ਵੈਸੇ ਗਰੀਬ ਲੋਕਾਂ ਕੋਲ ਐਨਾ ਪੈਸਾ ਕਿੱਥੇ ਹੁੰਦਾ ਆਪਣੇ ਕੋਲ ਨਹੀਂ ਚੱਲ ਜੇ ਗਰੀਬ ਲਾ ਵੀ ਦੇਊਗਾ, ਗਰੀਬ ਲਾ ਵੀ ਦੇਊਗਾ ਪੈਸਾ ਚੱਕ ਕੇ, ਫੇਰ ਉਹਦਾ ਕੋਈ ਮੁੱਲ ਨਹੀਂ ਪੈਂਦਾ ਹੈਗਾ ਹੈਂ ਹਾਂ ਹਾਂ ਹੈਗੀ ਆ ਗੱਲਬਾਤ, ਸਹੀ ਗੱਲ ਆ ਜੀ,